ਹਾਂਜੀ ਸਤਿ ਸ਼੍ਰੀ ਅਕਾਲ sir sir ਮੈਂ ਏਕਮ ਗੱਲ ਕਰ ਰਿਹਾ ਹਾਂ ਆਪਣਾ ਨਵਾਂਸ਼ਹਿਰ ਤੋਂ ਹਾਂਜੀ sir ਮੈਂ ਦੱਸਣਾ ਚਾਹੁੰਦਾ ਹਾਂ ਵੀ ਇਹ ਜਿਹੜੇ ਆਪਣੇ ਇਹ ਇਹ ਹੈਗੇ ਐ tattoo ਬਾਰੇ ਜਿਦਾਂ ਗੱਲ ਕਰ ਰਹੇ ਸੀਗੇ ਬੀ tattoo ਤਾਂ ਜਾਂ medical ਵਗੈਰਾ ਦਾ ਜਾਂ ਬਾਹਰ ਨੀ ਜਾ ਸਕਦੇ ਜਿਹੜੇ tattoo ਅਹ ਇਥ੍ਹੇ ਬਣਵਾਉਂਦੇ ਨੇ ਤੇ ਇਹਨਾਂ ਦੇ medical ਦਾ ਇਹੀ reason ਦਸ ਰਹੇ ਆ ਨਾ ਬਈ

ਫਿਲਹਾਲ ਤਾਂ ਕਹਿੰਦੇ medical ਦੇ ਵਿਚ ਨਹੀਂ ਆ ਰਿਹਾ ਤਾਂ passport ਰੱਦ ਕਿੱਤਾ ਜਾ ਜਾਂਦਾ ਆ ਜਾਂ ਬਾਹਰ ਨੀ ਪੇਜਦੇ ਏਦਾਂ ਨਾ ਤਾਂ ਹੁਣ ਇਹ ਚੀਜ਼ ਕਿਉਂ ਹੋ ਰਹੀ ਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਤੇ ਮੈਂਨੂੰ ਓਹੀ ਕਹਿ ਰੇ ਨੇ ਵੀ ਕਿ ਮੈਂ ਘਟੋ ਘਟ ਦੋ ਹਜ਼ਾਰ ਅਠਾਰਹ ਦਾ ਜਾਂ ਦੋ ਹਜ਼ਾਰ ਉੱਨੀ ਦਾ ਮੈਂ ਇਹੀ ਚੀਜ਼ try ਕਰ ਰਿਹਾਂ ਆਂ ਕਿ ਮੈਂ ਬਾਹਰ ਜਾਣਾ ਮੈਂ ਬਾਹਰ ਜਾਣਾ ਤੇ ਇਹੀ ਚੀਜ਼ ਮਨਾ ਕਰ ਰਹੇ ਨੇ ਵੀ ਇਹ ਚੀਜ਼ ਨਹੀਂ ਹੋ ਸਕਦੀ ਕਿਉਂਕਿ ਮੈਂ tattoo ਬਣਾਏ ਹੋਏ ਆ ਮੈਂ ਦੋ ਤਿੰਨ ਜਗਾਹ ਦੇ ਉੱਤੇ ਜਿਹਦੇ ਕਰਕੇ ਵੀ medical pass ਨੀ ਹੋ ਰਿਹਾ ਤੇ ਇਹ ਮਨਾ ਕਰ ਰਹੇ ਨੇ ਕੀ ਬਈ ਜਦ ਤੱਕ tattoo remove ਨੀ ਹੁੰਦੇ ਬਈ ਤੁਹਾਨੂੰ ਬਾਹਰ ਨੀ ਭੇਜਣਾ ਜਾਂ ਤੁਸੀਂ ਬਾਹਰ ਦਾ apply ਨਹੀਂ ਕਰ ਸਕਦੇ ਹੁਣ ਮੈਂ ਇਹ ਚੀਜ਼ ਅਗਰ remove remove ਵੀ ਕਿੱਦਾਂ ਕਰਵਾ ਦਇਏ ਕਿਉਂਕਿ ਇਹ ਚੀਜ਼ਾਂ ਮੇਰੀ family ਨਾਲ ਜੁੜੀਆਂ ਹੋਇਆਂ ਨੇ tattoo ਤਾਂ ਇੱਕ ਜੇ tattoo ਦਾ ਇੱਕ ਅਸਲ ਦੇ ਵਿਚ ਜੇ tattoo ਕਿਓਂ ਬਣਵਾਉਂਦਾ ਬੰਦਾ ਉਹ ਕਿਉਂਕਿ ਤਾਂ ਬਣਵਾਉਂਦਾ ਕਿਉਂਕਿ ਓਹਦੇ ਦਿਲ ਦੇ ਨੇੜੇ ਕੋਈ ਵੀ ਦਿਲ ਦੇ ਕੋਲ ਕਰੀਬ ਜਿਹੜੀ ਵੀ ਚੀਜ਼ ਹੁੰਦੀ ਆ ਉਹ ਉਹ ਚੀਜ਼ ਹਮੇਸ਼ਾ ਬਣਵਾਉਂਦਾ ਆ ਤੇ ਇਹ ਆਮ tattoo ਤਾਂ ਹੈਨੀ ਮੇਰੇ ਆਲੇ ਚਲੋ ਦੁਨੀਆਂ ਕੁੱਛ ਵੀ ਬਣਵਾ ਲੈਂਦੀ ਆ ਪਰ ਮੇਰੇ ਆਲੇ ਆਮ tattoo ਨੀ ਹੈਗੇ ਮੇਰੀ family ਨੂੰ ਲੈਕੇ ਮੈਂ ਆਪਣਾ ਤੇ ਦਾਦਾ grandfather ਦਾਦਾ ਦਾਦੀ ਦਾ ਨਾਮ ਲਿਖਵਾਇਆ ਹੋਇਆ ਆ ਤੇ grandparents ਦਾ ਨਾਮ ਮੈਂ ਦੋਨੋ ਪਾਸੇ ਲਿਖਵਾਇਆ ਹੋਇਆ ਆ ਤੇ ਇਹ ਚੀਜ਼ ਦੇ ਉੱਤੇ ਮਤਲਬ ਕਿਉਂ ਇਹ ਚੀਜ਼ਾਂ ਮਨਾ ਕਰਦੇ ਨੇ ਬਈ ਇਹ ਚੀਜ਼ ਨਹੀਂ ਜਾ ਸਕਦੇ ਜਾਂ ਇਹ ਚੀਜ਼ ਦੇ ਉੱਤੇ ਤੁਸੀਂ ਬਾਹਰ ਨੀ ਜਾ ਸਕਦੇ ਏਦਾਂ ਨੀ ਕਰ ਸਕਦੇ ਇਹ ਚੀਜ਼ਾਂ ਨਾ ਮੈਂਨੂੰ main ਤੋਰ ਤੇ ਇਨਾ ਦਾ ਕੋਈ ਕਾਰਨ ਚਾਹੀਦਾ ਆ ਬਈ ਇਹ ਚੀਜ਼ ਕਿਉਂ ਕਿਉਂਕਿ ਮੈਂ ਤਾਂ ਮੈਂਨੂੰ ਤਾਂ ਦੋ ਹਜ਼ਾਰ ਅਠਾਰਾਂ ਤੋਂ ਲੇਕਰ ਦੋ ਹਜ਼ਾਰ ਉੱਨੀ ਤਕ ਵੀ ਮੈਂ ਇਹ ਚੀਜ਼ਾਂ ਮਨਾ ਮਨਾ ਕੀਤੀਆਂ ਜਾ ਰਿਹਾ ਬਈ ਇਹ ਚੀਜ਼ਾਂ ਨੀ ਹੋਣੀ ਚਾਹੀਦਾ ਜੱਦ ਤੱਕ ਤੁਸੀਂ tattoo remove ਨੀ ਕਰਵਾਉਂਦੇ ਜਦ ਤੱਕ ਤੁਸੀਂ ਬਾਹਰ ਨੀ ਜਾ ਸਕਦੇ ਹੁਣ ਮੈਂ ਕਿੰਨੀ ਹੀ immigration companies ਦੇ ਵਿਚ ਘੁੰਮ ਗਿਆ ਉਹਨਾਂ ਨੇ ਘਟੋ ਘੱਟ ਹੁਣ ਤੱਕ ਲੱਖ ਡੇਢ਼ ਲੱਖ ਦੀ ਠੱਗੀ ਮਾਰ ਲਈ ਆ ਕੀਤੇ ਨਾ ਕੀਤੇ ਹੌਲੀ ਹੌਲੀ ਕਰਦੇ ਕਰਦੇ ਏਦਾਂ ਹੀ ਏਦਾਂ ਹੀ IELTS, IELTS ਦੇ ਉੱਤੇ ਵੀ ਮੈਂ ਪੈਸੇ ਖਰਾਬ ਕਿੱਤੇ ਨੇ ਜੀ ਵੀਹ ਤੀਹ ਹਜ਼ਾਰ ਰੁਪਏ ਜਿਹੜੀ ਫੀਸ ਆ IELTS ਦੀ ਉਹ ਦੋ ਤਿੰਨ ਵਾਰ ਕਰਵਾਈ ਗਈ ਆ ਹੁਣ ਫੇਰ ਇੱਕ ਸਾਲ ਇੱਕ ਸਾਲ ਹੋਰ ਨਿਕਲ ਗਿਆ ਜਿਹਦੇ ਕਰਕੇ ਜੀ ਅਹ ਇਹ ਮੈਂ ਬਾਹਰ ਦਾ ਮੇਰਾ ਅਹ delay ਹੋਈ ਜਾ ਰਿਹਾ ਆ ਬਾਰ ਬਾਰ ਮੇਰਾ ਰੋਕ ਲਗਾਈ ਜਾ ਰਹੀ ਆ ਕਰਕੇ ਮੈਂ late ਹੋ ਰਿਹਾ ਆਂ ਬਾਹਰ ਜਾਣ ਨੂੰ

ਜੇ ਇੱਕ hidden tattoo ਆ ਜੇ ਇੱਕ tattoo ਛੁਪਾਇਆ ਜਾ ਸਕਦਾ ਹੈ ਉਹ ਕਿਸੇ ਹੱਦ ਤੱਕ ਠੀਕ ਆ ਜੇ tattoo ਦਿੱਖ ਰਿਹਾ ਆ ਓਹਦੇ ਵਿਚ government job ਨੀ ਮਿਲਦੀ ਹੈਗੀ ਪਰ ਇਹ ਚੀਜ਼ ਗਲਤ ਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਬਈ ਜੇ ਤੂੰ tattoo ਪਵਾਇਆ ਆ ਤਾਂ ਤੈਂਨੂੰ job ਨੀ ਮਿਲਣੀ

ਤੇ ਸਾਰ ਮੇਰੇ ਨਾਲ ਹੀ ਇਹ ਚੀਜ਼ ਕਿਉਂ ਹੋ ਰਹੀ ਆ ਵੀ ਤੁਸੀਂ ਪਵਾਇਆ ਹੋਇਆ ਆ ਜਾਂ ਤੁਸੀਂ ਹੱਥ ਤੇ ਪਵਾਇਆ ਹੋਇਆ ਆ ਤਾਂ ਨੀ ਤੁਸੀਂ ਜਾ ਸਕਦੇ ਇਹ medical reason ਮੈਂਨੂੰ ਹਰ ਵਾਰੀ medical reason ਦਸਦੇ ਨੇ ਪਰ ਗੱਲ ਕੋਈ ਹੋਰ ਆ ਇਹ ਅਹ ਜਾਂ ਮੈਂ ਆਪਣਾ ਜਿਹੜਾ verification ਜਦੋਂ verification ਕਰਵਾਇ ਸੀ ਪਾਸਪੋਰਟ ਦੀ ਓਦੋਂ ਵੀ ਮੈਂ ਓਹਨਾ ਨੂੰ clear ਕਿੱਤਾ ਸੀਗਾ ਕਿ ਮੇਰੀ ਕੋਈ ਇਹੋ ਜੇਹਾ ਪੁਲਿਸ ਦੇ ਵਿਚ ਕੋਈ ਇਹੋ ਜੇਹਾ record ਖਰਾਬ ਨੀ ਹੈਗਾ ਵੀ ਜਿਹੜੇ ਕਰਕੇ ਮੇਰੇ ਤੇ ਕੋਈ ਪਰਚਾ ਹੋਵੇ ਜਾਂ ਮੇਰੇ ਤੇ ਕੋਈ ਇਹੋ ਜਿਹੀ ਗੱਲ ਹੋਵੇ ਕੋਈ ਏਦਾਂ ਦਾ ਮੇਰਾ criminal record ਨੀ ਹੈਗਾ ਜਾਂ ਮੇਰਾ ਕੋਈ ਏਦਾਂ ਦੀ ਕੋਈ ਹਰਕਤ ਨੀ ਕਿੱਤੀ ਹੋਈ ਜਿਹੜੇ ਕਰਕੇ ਮੇਰਾ ਬਾਹਰ ਨੂੰ ਜਾਣ ਤੇ ਰੋਕ ਲੱਗੇ ਵੀ ਯਾਂ ਬਾਹਰ ਜਾ ਕੇ ਬਾਹਰ ਦਾ ਮਾਹੌਲ ਖਰਾਬ ਕਰਾਂ ਸਬ ਕੁਛ ਵਧੀਆ ਆ ਵਧੀਆ educationCBSE ਬੋਰਡ ਤੋਂ ਕਿੱਤੀ ਹੋਈ ਆ ਕਾਲੇਜ ਦੇ ਵਿਚ ਲੁਧਿਆਣਾ ਕਾਲੇਜ ਦੇ ਵਿਚ ਮੈਂ ਪੜ੍ਹਿਆ ਨਵਾਂ ਸ਼ਹਿਰ ਤੋਂ ਮੈਂ ਲੁਧਿਆਣਾ ਕਾਲੇਜ ਚੇ ਮੈ ਹੋਸਟਲ ਵਿਚ ਰਹਿੰਦਾ ਸੀਗਾ ਕਾਲਜ ਲੁਧਿਆਣਾ ਤੋਂ ਪੜ੍ਹਿਆ ਹੁਣ ਅੱਗੇ ਜੇ ਮੈਂ future ਲਈ ਏਨਾ ਸੋਚ ਰਿਹਾ ਆਂ ਮੈਂ pressurize ਹੋਇਆ ਪਿਆ ਵੀ ਮੇਰੇ ਦਿਮਾਗ ਉੱਤੇ ਜ਼ੋਰ ਰਹਿੰਦਾ ਆ ਵੀ ਮੈਂ ਬਾਹਰ ਦਾ ਜਲਦੀ ਤੋਂ ਜਲਦੀ ਬਾਹਰ ਕਰਾਂ ਤੇ ਆਪਣੇ ਆਪ ਨੂੰ ਕਾਮਯਾਬ ਹੁੰਦਾ ਦੇਖਾਂ ਆਪਣੇ ਮਾਂ ਬਾਪ ਦਾ ਸਹਾਰਾ ਬਣਾ ਤੇ ਇਹ ਚੀਜ਼ ਏ ਉੱਤੇ ਇਹੀ ਚੀਜ਼ਾਂ ਕਰਕੇ ਹੀ ਛੋਟੇ ਛੋਟੇ ਕਾਰਨਾਂ ਕਰਕੇ ਹੀ ਮੈਂਨੂੰ ਏਨੀਆਂ ਗੱਲਾਂ ਸੁਣਿਆ ਪੈ ਰਹੀਆਂ ਨੇ ਕਿ ਬਈ tattoo ਬਣੇ ਹੋਏ ਨੇ ਤੇ tattoo remove ਕਰਵਾਓ ਤਾਂ ਤੁਸੀਂ ਬਾਹਰ ਜਜਾਉਂਗੇ

ਯਾਰ ਇਹ ਜਿਹੜੇ ਏਜੇਂਸੀਆਂ ਬੈਠੀਆਂ ਹੋਇਆ ਨੇ abroad ਏਜੇਂਸੀਆਂ ਜਿਹਨਾਂ ਵਿਚ ਆਪਾਂ embassy ਦੇ ਵਿਚ ਜਾ ਕੇ ਪੇਪਰ clear ਕਰਦੇ ਆਂ ਜਾਂ ਜਿਹੜੇ ਹਸਪਤਾਲ ਵਾਲੇ ਮੇਰਾ medical ਨੀ clear ਕਰ ਰਹੇ ਮੇਰਾ ਵੀ ਜਿਹੜੇ ਮੇਰਾ medical ਜਿਹੜੀ ਮੇਰੀ medical report ਆ ਓਹਦੇ ਵਿਚ ਕਹਿ ਰਹੇ ਨੇ ਕਿ ਓਹਦੇ ਵਿਚ ਤੁਹਾਡਾ tattoo ਕਰਕੇ ਆਹ ਚੀਜ਼ show ਹੋ ਰਹੀ ਆ ਇਹ ਚੀਜ਼ ਕੀਤੇ ਨਾ ਕੀਤੇ ਮੈਂਨੂੰ ਗੜਬੜ ਲਗ ਰਹੀ ਆ ਮੈਂ ਨੀ ਚਾਹੰਦਾ ਬੀ ਇਹ ਚੀਜ਼ ਸਾਹਮਣੇ ਆਵੇ ਕਿ ਇਹਦਾ ਪਤਾ ਲੱਗੇ ਵੀ ਇਹ ਚੀਜ਼ ਅਹ ਜਿਹੜੀ tattoo ਦੀ ਗੱਲ ਹੈਗੀ ਆ main ਟੈਟੂਆਂ ਨੂੰ ਹੀ ਕਾਰਨ ਕਿਉਂ ਰੱਖਿਆ ਜਾ ਰਿਹਾ ਆ ਕੋਈ ਹੋਰ medical report ਜਿਹੜੀ ਹੈਗੀ ਆ ਮੇਰੇ ਚ ਕੋਈ ਕਮੀ ਹੈ ਜਾਂ ਅੰਦਰ ਕੋਈ bodypart ਦੇ ਵਿਚ ਕੋਈ ਉਹ ਆ ਜਾਂ internal ਕੋਈ ਮੈਂਨੂੰ ਕੋਈ ਬਿਮਾਰੀ ਹੈ ਕੋਈ ਹੋਰ ਗੱਲ ਦੀ ਐ ਉਹ ਮੇਰੇ ਮੈਂਨੂੰ ਦੱਸਣ ਦੀ ਬਜਾਏ ਬੇਤੁਕੀਆਂ ਗੱਲਾਂ ਕਰਨ ਦੇ ਵੀ tattoo ਪਏ ਹੋਏ ਨੇ ਜੀ ਤਾਂ ਤੁਸੀਂ ਬਾਹਰ ਨੀ ਜਾ ਸਕਦੇ ਜਾਂ ਇਹ ਚੀਜ਼ਾਂ ਨੂੰ ਤੁਸੀਂ ਅੱਗੇ ਨਹੀਂ ਤੁਸੀਂ India ਦੇ ਵਿਚ ਹੀ ਕਰ ਲਓ ਜਾਂ ਕੋਈ ਗੱਲ ਵੀ ਮੈਂ India ਦੇ ਵਿਚ job ਕਰਾਂ ਚਾਹੇ ਨਾ ਕਰਾਂ ਮੈਂ ਤਾਂ India ਦੇ ਵਿਚ job ਵਗੈਰਾ ਜਿਹੜੀਆਂ ਹੈਗੀਆਂ ਨੇ ਉਹ ਇੰਨੀਆਂ provide ਨੀ ਹੋ ਰਹੀਆਂ ਬਈ ਜਿਹੜਾ ਪੜ੍ਹੇ ਲਿਖੇ ਨੇ ਉਹਨਾਂ ਨੂੰ ਹੀ placement ਮਿਲ ਰਹੀ ਆ ਜਿਹੜੇ plus two based ਨੇ ਜਾਂ ਜਿਹੜੇ

ਇਥੇ ਵੀ ਵੀਹ ਪਚੀਹ ਤੀਹ ਲੱਖ ਖਰਾਬ ਕਰਨ ਨਾਲੋਂ business ਦੇ ਵਿਚ ਜਾਂ ਕਿਸੀ ਚੀਜ਼ ਦੇ ਵਿਚ ਕਮ ਕਰ ਦੇ ਵਿਚ ਜਾਂ ਕਿਸੀ ਦੁਕਾਨ ਦੇ ਵਿਚ ਅਗਲੇ ਪਚਿਹ ਤੀਹ ਲੱਖ ਲਾ ਕੇ ਬਾਹਰ ਜਾਂਦੇ ਨੇ ਤਿੰਨ ਸਾਲ ਓਥੇ ਔਖਾ ਸੌਖਾ ਤਿੰਨ ਸਾਲ ਕੰਮ ਕਰਦੇ ਨੇ ਚੌਥੇ ਸਾਲ ਓਹਨਾ ਨੂੰ PR ਮਿਲ ਜਾਂਦੀ ਆ PRapply ਕਰਕੇ ਬਾਹਰ ਪੱਕੇ ਹੋ ਰਹੇ ਨੇ ਇਥੇ ਆਉਣ ਦਾ ਨਾਮ ਹੀ ਨੀ ਲੈ ਰਿਹਾ ਕੋਈ ਪੰਜਾਬੀ ਸਾਰੇ ਮੁੰਡੇ ਕੁੜੀਆਂ ਬਾਹਰ ਹੀ settle ਹੋ ਰਹੇ ਨੇ ਓਥੇ ਤੇ ਕਿਹੜੀ ਨੌਕਰੀ ਕਰੀਏ ਪੰਜਾਬ ਦੇ ਵਿਚ ਕੋਈ ਮੈਂ ਤਾਂ ਇਹੀ ਕਹਿਣਾ ਆ ਵੀ ਇਹ ਚੀਜ਼ਾਂ ਨੂੰ ਅਹ ਜਿਹੜੀ ਇੱਕ main ਮੁੱਦਾ ਨਾ ਬਣਾਇਆ ਜਾਵੇ ਕਈ ਦੁਨੀਆਂ ਜਾ ਰਹੀ ਆ ਤੇ ਕਈ ਦੁਨੀਆਂ ਚਲੀ ਗਈ ਆ ਤੇ ਕਇਆਂ ਨੇ ਅੱਗੇ ਜਾਣਾ ਆ ਇਹ ਚੀਜ਼ਾਂ ਦਾ ਕੋਈ ਪਤਾ ਨਹੀਂ ਮੇਰੇ ਵਰਗੇ ਬੱਚਿਆਂ ਦੇ tattoo ਆ ਇਹ ਤਾਂ ਨੀ ਜਾ ਸਕਦੇ ਹੁਣ ਜੇ ਮੈਂ neck ਦੇ ਉੱਤੇ tattoo ਬਣਵਾ ਵੀ ਲਿਆ ਤੇ ਇਹ ਇਹਦਾ ਮਤਲਬ ਹੁਣ ਮੈਂਨੂੰ ਇਹ ਥੋੜਾ ਪਤਾ ਸੀਗਾ ਪਹਿਲਾਂ ਬੀ ਮੈਂ ਜਾ ਨੀ ਸਕਦਾ ਮੈਂ ਮੈਂ ਤਾਂ ਫੇਰ ਨਾ ਪਵਾਉਂਦਾ ਪਰ ਜੋ ਮੇਰੇ ਮੰਨ ਦੀ ਮੇਰੇ ਮੰਨ ਨੂੰ ਸ਼ਾਂਤੀ ਮਿਲੀ ਆ ਕੀ ਹਾਂ ਮੈਂ ਆਪਣੇ ਦਾਦਾ ਦਾਦੀ ਦਾ tattoo ਬਣਵਾਇਆ ਆ ਆਪਣੇ grandparents ਦਾ tattoo ਬਣਵਾਇਆ ਵੀ ਹੋ ਸਕਦਾ ਵੀ ਉਹ ਖੁਸ਼ ਹੋਣ ਓਹਨਾ ਨੂੰ ਥੋੜੀ ਜੀ ਖੁਸ਼ੀ ਮਿਲੇ ਵੀ ਹਾਂ ਸਾਡਾ ਜਿਹੜਾ ਪੋਤਾ ਆ ਉਹ ਇੱਕ ਚੰਗੇ ਰਾਹ ਦੇ ਉੱਤੇ ਪੈ ਗਿਆ ਵੀ ਹਾਂ ਸਾਨੂੰ ਨਾਲ ਲੈ ਲੈ ਕੇ ਚਲਦਾ ਆ ਯਾਦ ਰੱਖਦਾ ਆ ਹਰ ਇੱਕ ਚੀਜ਼ positive ਚੀਜ਼ਾਂ ਸੋਚਦਾ ਆ ਚੰਗੀਆਂ ਗੱਲਾਂ ਸੋਚਦਾ ਆ ਵੀ ਚੰਗੇ ਰਾਹ ਉੱਤੇ ਪਿਆ ਆ ਕਿ ਇਹ ਤਾਂ ਗਲਤ ਕੰਮ ਤਾਂ ਹੈਨੀ ਕਰਨਾ ਨੀ ਹੈਗਾ ਜਿੰਦਗੀ ਦੇ ਵਿਚ ਜਿਹਨਾਂ ਕਰਕੇ ਹੁਣ ਜੇ ਮੈਂ ਕੀਤੇ ਨਾ ਕੀਤੇ ਗਲਤ ਕੰਮ ਕਰਨਾ ਵੀ ਹੋਵੇ ਤਾਂ ਵੀ ਮੈਂ ਓਹਨਾ ਦਾ ਖਿਆਲ ਕਰ ਲੈਂਦਾ ਆਂ ਵੀ ਇਹਨਾਂ ਦੀ ਮੇਰੀ body ਦੇ ਓਹਨਾ ਦੇ ਨਾਮ ਲਿਖੇ ਹੋਏ ਨੇ ਤੇ ਮੈਂ ਕਈ ਚੀਜ਼ਾਂ ਗਲਤ ਜੀਂਵੇ ਆਪਾਂ ਨਸ਼ਏਆਂ ਵਿਚ ਪੈ ਜਾਂਦੇ ਆਂ ਜਾਂ ਆਪਾਂ ਕੋਈ ਵੀ ਮੁੰਡਾ ਸਿਗਰੇਟ ਵਗੈਰਾ ਜਾਂ ਹੋਰ ਵੀ ਗਲਤ ਕੰਮ ਕਰਦੇ ਨੇ ਟੀਕੇ ਲਾਂਦੇ ਨੇ ਇਹ ਚੀਜ਼ਾਂ ਦੇ ਨੇੜੇ ਇਹ ਚੀਜ਼ਾਂ ਨੂੰ ਵਰਤਣ ਦੀ ਜਗਾਹ ਇਹਨਾਂ ਦੇ ਨੇੜੇ ਜਾਣਾ ਵੀ ਮੈਂ ਪਸੰਦ ਨਹੀਂ ਕਰਦਾ ਕਿਉਂਕਿ ਹੁਣ ਜੇ ਮੈਂ ਜੇ ਮੈਂ ਜਾਣਾ ਚਾਹਵਾਂ ਵੀ ਤਾਂ ਵੀ ਮੈਂ ਨਹੀਂ ਜਾਵਾਂ ਗਾ ਕਿਉਂਕਿ ਮੇਰੇ ਹੁਣ ਜਿਹੜੇ ਕਿ ਮੇਰੇ ਅੱਗੇ ਬਜ਼ੁਰਗਾਂ ਦੇ ਨਾਮ ਨੇ ਉਹ ਮੇਰੀ ਗਰਦਨ ਦੇ ਉੱਤੇ ਲਿਖੇ ਹੋਏ ਨੇ ਠੀਕ ਹੈ ਤੇ ਓਹਨਾ ਦੀ ਇੱਕ ਰੋਕ ਆ ਮੈਂਨੂੰ ਕਿ ਤੇਰੇ ਇਹੋ ਜਿਹੇ ਕੰਮਾਂ ਦੇ ਕਰਨ ਨਾਲ ਤੈਂਨੂੰ ਮਰ ਜਾਣਾ ਚਾਹੀਦਾ ਆ ਬਈ ਇਹ ਚੀਜ਼ ਇਹ ਦਿਨ ਕਿਉਂ ਦਿਖਾਨੇ ਅਗਲੀਆਂ ਨੂੰ ਕਿ ਬਈ ਇਹ ਚੀਜ਼ ਹੁਣ ਨਾ ਵਾਪਰੇ ਜਾਂ ਓਹਨਾ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ ਕਿ ਬਈ ਸਾਡਾ ਪੋਤਾ ਕਹਿੰਦੇ ਰਾਹ ਪੈ ਗਿਆ ਆ ਜਾਂ ਇਹ ਕਹਿੰਦੇ ਕੰਮ ਕਰਿ ਜਾਂਦਾ ਆ ਬਈ ਏਦਾਂ ਕਿਉਂ ਇਸ ਕਰਕੇ ਮੈਂ ਹੀ ਚਾਹੁੰਦਾ ਆ ਕਿ ਬਈ ਮੈਂ ਜਲਦੀ ਤੋਂ ਜਲਦੀ ਪ੍ਰਮਾਤਮਾ ਅੱਗੇ ਮੈਂ ਏਨੇ ਜਾਣਾ ਹੁਣਾ ਆਂ ਅਰਦਾਸ ਵੀ ਕਰਦਾ ਆਂ ਪ੍ਰਮਾਤਮਾ ਅੱਗੇ ਹਰ ਇੱਕ ਦਾ ਮੈਂ ਭਲਾ ਹੀ ਸੋਚਦਾ ਆਂ ਵੀ ਬਈ ਕਈ ਬੰਦੇ ਦਾ future ਜੋ ਓਹਦਾ ਸੁਪਨਾ ਆ ਉਹ ਜਰੂਰ ਪੂਰਾ ਹੋਵੇ ਆਹ ਛੋਟੀਆਂ ਮੋਟੀਆਂ ਗੱਲਾਂ ਕਰਕੇ ਉਹ ਆਪਣੇ ਮੰਨ ਦੇ ਉੱਤੇ ਕਈ ਬੰਦੇ ਇਹਦਾ ਮਤਲਬ ਇਹ ਚੀਜ਼ਾਂ ਨੂੰ ਉਹ

ਖੁਦਖੁਸ਼ੀ ਕਰਨ ਵਗੈਰਾ ਕਈ ਲੋਕਾਂ ਨੇ ਕਰਨ ਦੀ ਕੋਸ਼ਿਸ਼ ਕਿੱਤੀ ਆ ਜਿਹੜੇ ਕੋਈ ਪਾਸ ਨੀ ਹੋਇਆ ਜਾਂ ਜਿਹੜਾ ਕੋਈ merit ਦੇ ਵਿਚ ਨਹੀਂ ਆਇਆ ਇਹਨੀ ਮੇਹਨਤ ਕਰਕੇ ਵੀ ਜਾਂ ਕੋਈ army ਦੇ ਵਿਚ ਕੋਈ clear ਨੀ ਹੋਇਆ ਜਾਂ ਪਾਸ ਨੀ ਕਰ ਸਕਿਆ army ਦਾ ਓਹੋ ਤਾਂ ਉਹ ਚੀਜ਼ਾਂ ਕਰਕੇ ਵੀ ਉਹ ਜਿਹੜੀ ਨੌਜਵਾਨ ਪੀਹੜੀ ਆ ਉਹ ਖਤਮ ਹੋ ਰਹੀ ਆ ਕਿਸੇ ਦੇ ਸੁਪਨੇ ਨਾ ਖਤਮ ਹੋਣ ਹਰ ਇੱਕ ਦਾ ਸੁਪਨਾ ਪੂਰਾ ਹੋਵੇ ਸੁਪਨਾ ਵੀ ਇੱਕ ਮਤਲਬ ਇੱਕ ਊੰਚਾਈ ਤੱਕ level ਤੱਕ ਦਾ ਸੁਪਨਾ ਦੇਖਣਾ ਚਾਹੀਦਾ ਆ limit ਤੱਕ ਦਾ ਬਈ ਹਾਂ ਤੁਸੀਂ ਇਹ ਸੁਪਨਾ ਪੂਰਾ ਕਰ ਸਕਦੇ ਓਂ ਇਹ ਵੀ ਨੀ ਸੁਪਨਾ ਇਹੋ ਜਿਹੇ ਸੁਪਨੇ ਨੀ ਆਉਣੇ ਚਾਹੀਦੇ ਕਿ ਮਾਂ ਬਾਪ ਰਿਕਸ਼ਾ ਚਲਾ ਰਹੇ ਆ ਜਾਂ ਮਾਂ ਘਰ ਦੇ ਵਿਚ ਕੰਮ ਕਰ ਰਹੀ ਆ ਲੋਕਾਂ ਦੇ ਓਹੀ ਕਹਿ ਰਿਹਾ ਆਂ ਵੀ ਮੈਂ ਗੱਡੀ ਲੈਣੀ ਆ ਜੀ ਮੈਂ ਇਹ ਲੈਣਾ ਆ ਜੀ ਮੈਂ phone ਲੈਣਾ ਜੀ ਮਹਿੰਗਾ ਇਹੋ ਜਿਹੇ ਸ਼ੋਂਕ ਨਹੀਂ ਹੋਣੇ ਚਾਹੀਦੇ ਠੀਕ ਐ ਸ਼ੋਂਕ ਵੀ ਇੱਕ ਜਿਹੜਾ ਇੱਕ ਘਰ ਬਾਰ ਦੇਖ ਕੇ ਹੀ ਪੈਰ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਨੇ ਇੱਕ ਲੋਕਾਂ ਨੂੰ ਜਿਨ੍ਹਾਂ ਕੁ ਬਣਾਵੀਂ ਚੀਜ਼ਾਂ ਨੂੰ ਬਜਾਏ ਦੇਖਣ ਤੇ ਉੱਤੇ ਆਪਣੇ ਘਰ ਦੇ ਵੱਲ ਧਿਆਨ ਦੇਣ ਕਿ ਅਸੀਂ ਕਿੰਨਾ ਕੁ ਕਿਹੜੀ ਚੀਜ਼ ਲੈ ਸਕਦੇ ਹਾਂ ਜਰੂਰਤ ਦੇ ਮੁਤਾਬਿਕ ਚੀਜ਼ ਲਓ ਇਹੋ ਜੀ ਵੀ ਜਿਹੜੀ ਚੀਜ਼ ਦੀ ਜਰੂਰਤ ਨਹੀਂ ਹੈ ਨਜਾਇਜ਼ ਹੀ ਲੈ ਰਹੇ ਓਂ ਤੁਸੀਂ ਤੁਹਾਡੇ ਕੋਲ phone ਹੈਗਾ ਆ ਗਲਬਾਤ ਕਰਨ ਨੂੰ ਵਧੀਆ ਗਲਬਾਤ ਹੋ ਰਹੀ ਹੈ ਤੁਹਾਡੀ ਫੇਰ ਵੀ ਤੁਸੀਂ ਕਹਿ ਰਹੇ ਓਂ ਵੀ ਪੰਜਾਹ ਹਜ਼ਾਰ ਦਾ ਅੱਗੇ ਹੋਰ ਨਵਾਂ phone ਲੈਣਾ ਆ ਉਹ ਚੀਜ਼ ਨਾ ਲਓ ਠੀਕ ਐ ਮਾਂ ਬਾਪ ਦੇ ਹਿਸਾਬ ਨਾਲ ਚਲੋ ਘਰ ਦੀ help ਕਰੋ ਤੁਸੀਂ ਜਦੋਂ ਕਿ ਪੰਦ੍ਰਹ ਸੋਲਾਂ ਸਾਲ ਤੋਂ ਬਾਅਦ ਜਦੋਂ ਤੁਹਾਡੀ ਜੁੱਤੀ ਪਿਓ ਨੂੰ ਆਉਣ ਲੱਗ ਜਾਏ ਨਾ ਤਾਂ ਮਤਲਬ ਤੁਹਾਡੀ ਜੁੱਤੀ ਪਿਓ ਦੇ ਪੈਰਾਂ ਚ ਆਣ ਲੱਗ ਜਾਏ ਤਾਂ ਸਮਝ ਲਓ ਬਈ ਪਿਓ ਨੂੰ ਹੁਣ ਤੁਹਾਡੀ ਲੋੜ ਆ ਪਿਓ ਨੂੰ ਤੁਹਾਡੇ ਸਹਾਰੇ ਦੀ ਲੋੜ ਆ ਠੀਕ ਐ ਫੇਰ ਪਿਓ ਹੁਣ ਤੁਸੀਂ ਪਿਓ ਦੇ ਬਰਾਬਰ ਦੇ ਹੋ ਜਾਂਦੇ ਓਂ ਤੁਸੀਂ ਨਾਲ ਓਹਦੀ help ਕਰਨੀ ਸਿੱਖੋ ਠੀਕ ਐ ਬਜਾਏ ਜੀ ਲੋਕਾਂ ਨੂੰ ਲੋਕਾਂ ਨੂੰ follow ਕਰਨ ਦੇ ਬਈ ਲੋਕ ਓਹਦੇ ਕੋਲ ਇਹ ਆ ਜੀ ਓਹਦੇ ਕੋਲ ਇਹ ਆ ਮੈਂ ਵੀ ਲੈਣਾ ਇਹ ਚੀਜ਼ਾਂ ਵਲ ਨਾ ਧਿਆਨ ਦਵੋ ਆਪਣੇ ਆਪ ਚ ਯਕੀਨ ਰੱਖੋ ਆਪਣੇ ਆਪ ਕੁੱਛ ਬਣਨ ਦੀ quality ਰੱਖੋ ਠੀਕ ਐ, ਠੀਕ ਐ ਜੀ ਧੰਨਵਾਦ hello ਮੇਰਾ ਨਾਮ ਹੈ ਜੀ ਪਰਮਪ੍ਰੀਤ ਕੌਰ AGE ਹੈਗੀ ਹੈ twenty-eight ਤੇ ਗੱਲ ਕਰ ਰਹੀ ਆ ਮੈਂ ਮੋਹਾਲੀ ਤੋਂ ਤੇ ਅੱਜ ਮੈਂ ਥੋਨੂੰ ਇੱਕ ਕਹਾਣੀ ਸੁਣਾਉਣ ਲੱਗੀ ਆਂ ਕਹਾਣੀ ਹੈਗੀ ਆ ਇੱਕ ਲੜਕੀ ਦੀ ਜਿੰਦਾ ਨਾਮ ਹੈ ਮੋਨਾ ਤੇ ਓਹੋ ਇੱਕ iceland ਤੇ ਪੈਦਾ ਹੁੰਦੀ ਐ। ਤੇ ਓਹਦੇ ਪਰੀਵਾਰ ਓਹਦੇ ਨਾਲ brother sister ਦਾਦੀ ਹੁੰਦੀ ਐ, ਤੇ ਓਹਦੇ ਮਾਤਾ ਪਿਤਾ ਹੁੰਦੇ ਨੇ ਤੇ ਇੱਕ ਛੋਟੀ ਬੱਚੀ ਹੁੰਦੀ ਐ ਤੇ ਉਹਨਾਂ ਨੇ ਉਸ ਤੇ ਓਥੇ ਉੱਤੇ ਨੂੰ ਸ਼ਰਾਪ ਮਿਲਿਆ ਹੁੰਦਾ ਐ ਤੇ ਉਹ ਓਹਦਾ ਨਾਮ ਹੁੰਦਾ ਆ ਤੇ ਇੱਕ ਰਾਣੀ ਹੁੰਦੀ ਐ ਜਿੱਥੇ ਦੁਨੀਆ ਸ਼ੁਰੂ ਹੁੰਦੀ ਐ ਤੇ ਓਹੋ ਓਥੇ ਦੁਨੀਆ ਨੂੰ ਕਹਿੰਦੀ ਐ ਸਾਰੀ ਹਰਿਆਲੀ ਸਾਰਾ ਸੱਬ ਲੋਗ ਲੇਕਿਨ ਕਇਆਂ ਨੂੰ ਕੀ ਹੁੰਦਾ, ਬਰਦਾਸ਼ਤ ਨਹੀਂ ਹੁੰਦਾ। ਓਹਨਾ ਨੂੰ ਹੁੰਦਾ ਕਿ ਉਸ ਦੇ ਕੋਲ ਐਨੀ ਸ਼ਕਤੀਆਂ ਨੇ। ਅਗਰ ਅਸੀਂ ਓਦਾਂ ਦਿਲ ਚੁਰਾ ਲਾਂਗੇ ਤੋਂ ਸਾਡੇ ਕੋਲ ਕਿੰਨੀਆਂ ਸ਼ਕਤੀਆਂ ਆ ਜਾਣ ਗਿਆ। ਪਰ ਓਹ ਜਿਹੜਾ ਮੁੰਡਾ ਹੁੰਦਾ ਆ ਜਿਹੜਾ ਓਹਦਾ ਦਿਲ ਚੁਰਾਂਦਾ ਹੈ ਉਹ ਇੱਕ ਚੰਗਾ ਇਨਸਾਨ ਹੁੰਦਾ ਐ ਬੁਰਾ ਨਹੀਂ ਹੁੰਦਾ। ਉਹ ਵੀ ਸਭ ਦੀ ਮਦਦ ਕਰਨ ਲਈ ਉਹ ਚਾਉਂਦਾ ਵੀ ਮੇਰੇ ਕੋਲ ਸ਼ਕਤੀਆਂ ਆਜੇ। ਤੇ ਆਪਣੇ ਸ਼ਕਤੀ ਦਾ ਨਾਮ ਓਹਦੇ ਦਿਲ ਚੁਰਾ ਲੈਂਦਾ ਹੈ ਉਹ ਦਿਲ ਤਾਂ ਚੁਰਾ ਲੈਂਦਾ ਹੈ ਦਿਲ ਚੁਰਾ ਕੇ ਤਾਂ ਓਹਨੂੰ ਹਾਂ ਪਹਿਲਾਂ ਤੋਂ ਹਥਿਆਰ ਮਿਲਿਆ ਹੁੰਦਾ ਐ ਤੇ ਓਹਦਾ ਦਿਲ ਉਸ ਮੰਦਿਰ ਦੇ ਵਿਚ ਹੀ ਗਾਇਬ ਹੋ ਜਾਂਦਾ ਹੈ ਉਹ ਖੁਦ ਵੀ ਉਸ ਨੂੰ ਓਹਦਾ ਪਿਓ ਕਰ ਪਾਂਦਾ ਹੈ ਤੇ ਉੱਤੋਂ ਹੌਲੀ ਹੌਲੀ ਸਾਰੀ ਬਰਬਾਦੀ ਹੋਣੀ ਸ਼ੁਰੂ ਹੋ ਜਾਂਦੀ ਐ ਉਹ ਆਪ ਵੀ ਵਿਚ ਹੀ ਸਾਰੇ ਓਥੈ ਵਾਰੀ ਵਾਰੀ ਹੋ ਜਾਂਦੀ ਐ ਤੇ ਓਹੋ ਹੁਣ ਆਪ ਜਿਹੜੇ ਜਹਾਜੀ ਹੁੰਦੇ ਨੇ ਜਿਹੜੇ ਓਹਦੇ ਨਾਲ ਨਾਲ ਓਹਦੇ ਪਿਤਾ ਹੁੰਦੇ ਨੇ ਓਹਦੇ ਪੁਰਖ ਸਾਰੇ ਜਹਾ ਜਹਾਜੀ ਹੁੰਦੇ ਨੇ ਤੇ ਜਦੋਂ ਅਹ ਓਹਨਾ ਨੇ ਹੌਲੀ ਹੌਲੀ ਜਦੋਂ ਜਾਂਦੇ ਨੇ ਜਹਾਜੀ ਕਰਨ ਪਰ ਹੌਲੀ ਹੌਲੀ ਸਮੁੰਦਰ ਦੇ ਤੂਫ਼ਾਨ ਨਾਲ ਲਿਪਟਤੇ ਨਾਰਾਜ਼ਗੀ ਦੇ ਨਾਲ ਮਰ ਜਾਂਦੇ ਨੇ ਤੇ ਉਹਨਾਂ ਨੇ ਸਮੁੰਦਰ ਚ ਜਾਣਾ ਹੀ ਬੰਦ ਕਰ ਦਿੰਦੇ ਨੇ ਉਹ ਕਹਿੰਦੇ ਨੇ ਅਸੀਂ ਜਾਣਾ ਹੀ ਨੀ ਤੇ ਜੇ ਤੁਸੀਂ ਸਾਡੇ ਪ੍ਰਾ ਮੇਰਾ ਮਰ ਗਿਆ ਆ ਸਾਰੇ ਤਾਂ ਕਰਕੇ ਅਸੀਂ ਜਾਣਾ ਨੀ। ਪਰ ਜਦੋਂ ਪੈਦਾ ਹੁੰਦੀ ਐ ਓਹਦਾ ਕੁਦਰਤੀ ਸਮੁੰਦਰ ਦੇ ਨਾਲ ਇੱਕ connection ਹੋ ਜਾਂਦਾ ਐ ਉਹ ਕਹਿੰਦੀ ਐ ਮੈਂ ਸਮੁੰਦਰ ਚ ਜਾਂਦੀ ਆਂ ਤੇ ਓਹਦਾ ਰੂਪ ਚੱਕ ਕੇ ਲੈ ਆਂਦਾ ਐ ਛੋਟੀ ਜਿਹੀ ਨੂੰ ਤੇ ਹੌਲੀ ਹੌਲੀ ਓਹਦੀ ਦਾਦੀ ਓਹਨੂੰ ਸਬ ਕਹਾਣੀ ਦਸਦੀ ਐ ਵੀ ਐਥੇ ਰਾਕਸ਼ਸ ਹੋਏ ਨੇ ਜਿਹਨਾਂ ਨੇ ਉਹ ਦਿਲ ਚੁਰਾ ਲਿਆ ਹੈ ਏਦਾਂ ਉਦਾਂ ਕਰ ਲਿਆ ਸਾਰੀ ਕਹਾਣੀ ਉਥੇ ਸਮੁੰਦਰ ਕਿਨਾਰੇ ਜਾਂਦੇ ਨੀ ਓਥੇ ਪਾਣੀ ਤਾਂ ਹੁੰਦਾ ਨੀ ਉਹ ਨਾਰੀਅਲ ਪਾਣੀ ਪੀਂਦੇ ਹੌਲੀ ਹੌਲੀ ਉਹ ਨਾਰੀਅਲ ਕਾਲੇ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਸੁੱਕਾ ਪੈ ਜਾਂਦਾ ਐ ਪਾਣੀ ਬੰਦ ਹੋ ਜਾਂਦਾ ਐ ਓਥੇ ਸਬ ਕਹਿੰਦੇ ਨੇ ਸੋਚਦੇ ਨੇ ਵੀ ਅਸੀਂ ਮਰਨ ਵਾਲੇ ਆ ਪਰ ਮਾਨਾ ਨੂੰ ਸਮੁੰਦਰ ਦਸਦਾ ਆ ਵੀ ਦਾਦੀ ਦਸਦੀ ਆ ਵੀ ਓਹਨੇ ਸਮੁੰਦਰ ਨੇ ਤੈਨੂੰ ਚੁਣਿਆ ਤੇਰੇ ਚ ਇਹੋ ਜੀ ਸ਼ਕਤੀ ਐ ਤੂੰ ਸਮੁੰਦਰ ਚ ਜਾਏਗੀ ਤਾਂ ਤੇ ਤੂੰ ਮਰੇਗੀ ਨਹੀਂ ਤੂੰ ਜਾ ਤੇ ਓਹਦਾ ਦਿਲ ਓਹਨੂੰ ਵਾਪਸ ਕਰ ਜਿਹਦੇ ਕੋਲ ਦਿਲ ਐ ਓਹਦੇ ਕੋਲੋਂ ਦਿਲ ਲੈਕੇ ਓਹਨੂੰ ਵਾਪਸ ਕਰ ਪਰ ਇਹ ਇੱਕ ਗੱਲ ਇਹ ਹੁੰਦੀ ਐ ਬੀ ਉਹ ਸਮੁੰਦਰ ਦੇ ਦਿੰਦਾ ਐ ਮੈਂ ਕਿਹਾ ਤੂੰ ਆਪ ਨੀ ਦੇ ਸਕਦੀ ਉਹ ਦੇਣਾ ਓਹਨੂੰ ਹੀ ਪਏਗਾ ਜਿਹਨੇ ਚੁਰਾਇਆ ਹੁੰਦਾ ਐ ਫੇਰ ਉਹ ਜਾਂਦੀ ਐ ਸਮੁੰਦਰ ਦੇ ਵਿਚ ਕਈ ਓਹਨੂੰ ਕਠਿਨਾਈਆਂ ਵੀ ਆਉਂਦੀਆਂ ਨੇ ਪਰ ਸਮੁੰਦਰ ਓਹਨੂੰ ਬਚਾ ਲੈਂਦਾ ਐ ਤੇ ਉਹ ਜਾਂਦੀ ਐ ਤੇ ਓਹਨੂੰ ਮਿਲਦੀ ਐ ਓਹਦਾ ਨਾਮ ਹੁੰਦਾ ਐ ਮੋਈ। ਜਿਹਨੂੰ ਮਿਲਦੀ ਐ ਜਿਹਨੇ ਉਹ ਚੁਰਾਇਆ ਹੁੰਦਾ ਆ ਉਹ ਉਸ ਨੂੰ ਮਨਾਉਂਦੀ ਐ ਤਾਂ ਉਹ ਆਪਣੇ ਆਪ ਨੂੰ hero ਸਮਝਦਾ ਹੁੰਦਾ ਐ ਬੀ ਮੈਂ hero ਆਂ ਪਰ ਓਹਨੂੰ ਇਹਸਾਸ ਕਰਾਉਂਦੀ ਐ ਬੀ ਤੂੰ ਓਹਦਾ ਦਿਲ ਚੁਰਾਇਆ ਐ ਤੂੰ ਓਹਦੀ ਕੀਮਤ ਚੁਕਾ ਬੀ ਜਿਥੋਂ ਮੈਂ ਆਈਂ ਆ ਉੱਠੇ ਸਾਰਾ ਸੁੱਕਾ ਪੈ ਰਿਹਾ ਆ ਓਥੇ ਸਾਰੇ ਮਰ ਜਾਣ ਗੇ ਜੇ ਓਹਦਾ ਦਿਲ ਤੂੰ ਵਾਪਿਸ ਨਾ ਕਿੱਤਾ ਤੂੰ ਮੇਰੇ ਨਾਲ ਚਲ ਤੇ ਓਹਦਾ ਦਿਲ ਓਹਨੂੰ ਵਾਪਿਸ ਕਰ ਤੇ ਸਬ ਨੂੰ ਬਚਾ ਤੇ ਓਹਨੂੰ ਪਤਾ ਹੁੰਦਾ ਆ ਬੀ ਏਹੇ ਐਨਾਂ ਆਸਾਨ ਨੀ ਹੈਗਾ ਓਥੇ ਜਾਣਾ ਓਥੇ ਜਾ ਕੇ ਓਹਦਾ ਦਿਲ ਵਾਪਿਸ ਕਰਨਾ ਇਹ ਕੋਈ ਐਨਾਂ ਆਸਾਂ ਨੀ ਹੈਗਾ ਓਹਨੂੰ ਸਮਝਾਉਂਦਾ ਐ ਮਨਾਉਂਦਾ ਐ ਬੀ ਤੂੰ ਛੋਟੀ ਜੀ ਬੱਚੀ ਐਂ ਤੂੰ ਕੀ ਕਰ ਲਏਂਗੀ ਓਥੇ ਜਾ ਕੇ ਆਪਣੇ ਘਰ ਵਾਪੀ ਆਪਣੇ ਘਰ ਵਾਪਿਸ ਜਾ ਬੀ ਮੈਂ ਨੀ ਤੇਰੇ ਨਾਲ ਜਾ ਸਕਦਾ ਉਹ ਬਹੁਤ ਮੁਸ਼ਕਿਲ ਦੇ ਨਾਲ ਓਹਨੂੰ ਮਨਾਉਂਦੀ ਆ ਕਰਦੀ ਆ ਬਈ ਨਹੀਂ ਤੂੰ ਚਲ ਤੂੰ ਚਲ ਚਲ ਪਰ ਉਹ ਉਥੋਂ ਚਲਦਾ ਆ ਉਹ ਜਹਾਜ ਕਿਸ ਲੈਕੇ ਜਾਂ ਉਹ ਡਿੱਗ ਵੀ ਜਾਂਦਾ ਆ ਸਮੁੰਦਰ ਦੇ ਵਿਚ ਪਰ ਸਮੁੰਦਰ ਓਹਨੂੰ ਵਾਪਿਸ ਓਥੇ ਹੀ ਕਿਸਤੀ ਚ ਪਟੱਕ ਦਿੰਦਾ ਆ, ਵੀ ਨਹੀਂ ਤੂੰ ਜਾ ਓਹਦੇ ਨਾਲ ਫੇਰ ਉਹ ਹੌਲੀ ਹੌਲੀ ਜਾਂਦੇ ਰਹੇ ਰਾਹ ਚ ਕਈ ਤਰਾਹ ਦੇ ਰਾਕਸ਼ਸ ਵੀ ਹੁੰਦੇ ਨੇ ਜਿਹੜੇ ਉਹ ਦਿਲ ਓਹੋ ਓਹਦੇ ਕੋਲੋਂ ਖੋਣਾ ਚਾਹੁੰਦੇ ਨੇ ਖੋਣ ਦੀ ਕੋਸ਼ਿਸ਼ ਕਰਦੇ ਨੇ ਵੀ ਹਾਂ ਵੀ ਦਿਲ ਖੋ ਲਾਂ ਗੇ ਤੇ ਇੱਕ ਦਿਨ ਉਹ ਕਹਿੰਦਾ ਆ ਵੀ ਮੇਰੇ ਕੋਲ ਇੱਕ ਜਿਹੜਾ ਮੈਂਨੂੰ ਮੇਰੇ ਗੁਰੂਆਂ ਨੇ ਦਿੱਤਾ ਸੀਗਾ ਤੇ ਨੂੰ ਦਸਦਾ ਆ ਵੀ ਜੇ ਮੈਂ ਉਹ ਵਰਤ ਜੇ ਉਹ ਮੈਂਨੂੰ ਮਿਲ ਗਿਆ ਤਾਂ ਹੋ ਸਕਦਾ ਵੀ ਮੈਂ ਆਪਾਂ ਇਹ ਕਮ ਪੂਰਾ ਕਰ ਦੇਣਾ ਆ ਤੇ ਚਲੋ ਜੀ ਠੀਕ ਆ ਆਪਾਂ ਪਹਿਲਾਂ ਉਹ ਲੈਣ ਚਲਦੇ ਆ ਉਹ ਓਥੇ ਜਾਂਦੇ ਨੇ ਉਸ ਗੁਫਾ ਚ ਹੀਰੇ ਸਮੁੰਦਰ ਦੇ ਵਿਚ ਇੱਕ ਗੁਫਾ ਹੁੰਦੀ ਆ ਜਿਥ੍ਹੇ ਇੱਕ ਕੱਛੂ ਦਾ ਹੀ ਇੱਕ ਵੱਡਾ ਸਾਰਾ ਰਾਕਸ਼ਸ ਦਾ ਹੁੰਦਾ ਆ ਓਹੋ ਓਹਨੂੰ ਆਦਤ ਹੁੰਦੀ ਆ ਸੋਨਾ ਸਬ ਓਥੇ ਕੱਠਾ ਜਮਾਂ ਕਰਨ ਦੀ ਤੇ ਓਹਨੇ ਹੀ ਓਹਦਾ ਉਹ ਬ੍ਰਹਮਸਤਰ ਵੀ ਓਥੇ ਹੀ ਛੁਪਾਇਆ ਹੁੰਦਾ ਐ ਉਹ ਕਿਸੇ ਤਰ੍ਹਾਂ ਕਰਕੇ ਦੋਨੋ ਓਹਦੇ ਨਾਲ ਲੜ ਦੇ ਨੇ ਝਗੜ ਦੇ ਨੇ ਇੱਕ ਦੂੱਜੇ ਨਾਲ ਓਹਨੂੰ ਕਿਸੇ ਤਰਾਹ ਓਹਤੋਂ ਉਹ ਲੈ ਲੈਂਦੇ ਨੇ ਜਦੋਂ ਉਹ ਬ੍ਰਹਮਸਤਰ ਓਹਦੇ ਤੋਂ ਲੈਂਦੇ ਨੇ ਫੇਰ ਉਹ ਓਥੇ ਜਾਂਦੇ ਨੇ ਓਥੋਂ ਨਿਕਲਦੇ ਨੇ ਫੇਰ ਇੱਕ ਰਾਹ ਦੇ ਵਿਚ ਨਾਰੀਅਲ ਦੀ ਨਾਰਿਯਾਲਾਂ ਦੀ ਥੈਲੀ ਹੁੰਦੀ ਆ ਨਾਰੀਅਲ ਦੀ ਵੀ ਇੱਕ ਪ੍ਰਜਾਤੀ ਹੁੰਦੀ ਆ ਉਹ ਸੁਣ ਕੇ ਅਸੀਂ ਅਸੀਂ ਦਿਲ ਲੈ ਲਇਏ ਤੇ ਅਸੀਂ ਅਸੀਂ ਬਸ ਜਾਉਂਗੇ ਤੇ ਉਹ ਘੇਰ ਲੈਂਦੇ ਨੇ ਓਹਨਾ ਦੇ ਦੋ ਤਿੰਨ ਜਹਾਜ ਹੁੰਦੇ ਆ ਤੇ ਓਹਨੂੰ ਘੇਰ ਲੈਂਦੇ ਨੇ ਵੀ ਅਸੀਂ ਇਹਨਾਂ ਨੂੰ ਕਰਲਾਂਗੇ ਉਹ ਤਾਂ ਛੋਟੀ ਜੀ ਕਿਸ਼ਤ ਤੇ ਹੁੰਦੀ ਆ ਮਾਨਾ ਤਾਂ ਤੇ ਉਹ ਵੱਡੇ ਵੱਡੇ ਜਹਾਜਾਂ ਚ ਘੇਰ ਲੈਂਦੇ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਦਿਲ ਖੋ ਕੇ ਵੀ ਲੈ ਜਾਂਦੇ ਨੇ ਫੇਰ ਮਾਨ ਦੇ ਫੇਰ ਸਮੁੰਦਰ ਓਹਨੂੰ ਕਹਿੰਦਾ ਐ ਸਮੁੰਦਰ ਓਹਨੂੰ ਸ਼ਕਤੀ ਦਿੰਦਾ ਹੈ ਵੀ ਨਹੀਂ ਤੂੰ ਜਾ ਓਹਨੂੰ ਓਹਦਾ ਲੈਕੇ ਆ ਦਿਲ ਫੇਰ ਉਹ ਲੜ ਦੀ ਝਗੜ ਦੀ ਆਂਦੀ ਆ ਜਹਾਜ ਚ ਤੇ ਉਹਨਾਂ ਤੋਂ ਦਿਲ ਲੈ ਲੈਂਦੀ ਆ ਦਿਲ ਲੈ ਕੇ ਫੇਰ ਜਹਾਜ ਚ ਆਂਦੀ ਆ ਫੇਰ ਓਥੋਂ ਨਿਕਲਦੇ ਨੇ ਤੇ ਜਦੋਂ ਉਹ ਮਾਨਾ ਆਪਣੇ ਘਰੋਂ ਤੁਰੀ ਹੁੰਦੀ ਆ ਨਾ ਮਾਨਾ ਦੇ ਨਾਲ ਓਹਨਾ ਨੇ ਮੁਰਗਾ ਪਾਲਿਆ ਹੁੰਦਾ ਆ ਉਹ ਵੀ ਉਹ ਨਾਲ ਕਿਸ਼ਤੀ ਚ ਆਇਆ ਹੁੰਦਾ ਆ ਵਿਚਾਰਾ ਉਹ ਵੀ ਮੁਰਗਾ ਵੀ ਉਹਨਾਂ ਨੇ ਨਾਲ ਕਿਸ਼ਤੀ ਦੇ ਵਿਚ ਹੀ ਬਿਠਾਇਆ ਹੁੰਦਾ ਆ ਓਹਨੂੰ ਨਾਲ ਓਥੇ ਦਾਣੇ ਪਾਂਦਾ ਰਹਿੰਦਾ ਆ ਤੇ ਉਹ ਚੁਗਦਾ ਰਹਿੰਦਾ ਆ ਤੇ ਚਲੋ ਹੌਲੀ ਹੌਲੀ ਔਖਾ

ਤੇ ਉਨ੍ਹਾਂ ਓਹਦਾ ਸਾਹਮਣਾ ਕਰਕੇ ਹੀ ਇਨ੍ਹਾਂ ਨੇ ਤੱਕ ਪਹੁੰਚਣਾ ਹੁੰਦਾ ਆ ਤੇ ਉਹ ਜਿਹੜਾ ਓਹਦਾ ਬ੍ਰਹਮਸਤਰ ਹੁੰਦਾ ਆ ਦਾ, ਉਹ ਵੀ ਇਨ੍ਹਾਂ ਨੀ ਮਤਲਬ ਸ਼ਕਤੀਸ਼ਾਲੀ, ਦੋ ਤਿੰਨ ਵਾਰ ਚੱਲ ਸਕਦਾ ਹੁੰਦਾ ਐ ਉਹ। ਪਰ ਓਹਦੇ ਅੱਗੇ ਇੱਕ ਲਾਵੇ ਦਾ ਦਾਨਵ ਹੁੰਦਾ ਆ ਨਿਰਾ ਅੱਗ ਦਾ ਤੇ ਇਨ੍ਹਾਂ ਦੇ ਲੜਾਈ ਹੁੰਦੀ ਆ ਉਹ ਦੋਨੋ ਵਾਰ ਕਰਦੇ ਨੇ ਦੋਨੋ ਲੜ ਦੇ ਨੇ ਮਿਆਮਾ ਕੋਲ ਤਾਂ ਕੋਈ ਸ਼ਕਤੀ ਹੁੰਦੀ ਨੀ ਉਹ ਖੜੀ ਦੇਖਰੀ ਹੁੰਦੀ ਆ ਵੀ ਇਹ ਦੋਨੋ ਲੜ ਦੇ ਆ ਜਿੱਤ ਖੋਏ ਤੇ ਅਸੀਂ ਇਥੋਂ ਨਿਕਲਣ ਦੀ ਕੋਸ਼ਿਸ਼ ਕਰੀਏ ਤੱਕ ਪਹੁੰਚੀਏ ਤੇ ਪਰ ਪਹੁੰਚ ਨੀ ਪਾਂਦੇ ਫੇਰ ਕਾਫੀ ਸਮੇਂ ਤੱਕ ਓਹੋ ਆਪਸ ਚ ਲੜ ਦੇ ਨੇ ਇੱਕ ਦੂੱਜੇ ਤੇ ਵਾਰ ਕਰਦੇ ਨੇ ਫੇਰ ਸੋਚਦੇ ਨੇ side ਤੇ ਜਾ ਕੇ ਵੀ ਕਿੱਦਾਂ ਇਥੋਂ ਨਿਕਲਿਆ ਜਾਵੇ ਪਰ ਦੋ ਵਾਰ ਹੋ ਜਾਂਦੇ ਨੇ ਦੋ ਵਾਰ ਹੋਣ ਤੋਂ ਬਾਅਦ ਓਹਦਾ ਜਿਹੜਾ ਬ੍ਰਹਮਸਤਰ ਹੁੰਦਾ ਆ ਉਹ ਸਿਰਫ ਇੱਕ ਵਾਰ ਜੋਗਾ ਰਹਿ ਜਾਂਦਾ ਆ ਉਹ ਓਥੇ ਹਿੰਮਤ ਹਾਰ ਜਾਂਦਾ ਆ ਓਹਨੂੰ ਕਹਿੰਦਾ ਵੀ ਮਈ ਨਹੀਂ ਲੜ ਪਾਵਾਂਗਾ ਤੇ ਜਿੱਤ ਆਪਣੀ ਨਹੀਂ ਹੋ ਸਕਦੀ ਸੀ ਤੇ ਇੱਕ ਵਾਰ ਜੇ ਹੋਰ ਹੋ ਗਿਆ ਤਾਂ ਮੇਰਾ ਬ੍ਰਹਮਸਤਰ ਖਤਮ ਆ ਤੇ ਮੈਂ ਹੁਣ ਕੁਛ ਨਹੀਂ ਕਰ ਪਾਊਂਗਾ ਵੀ ਇਕ ਇਹ ਤੂੰ ਵਾਪਿਸ ਚਲੀ ਜਾ ਇਹ ਚੀਜ਼ ਨਹੀਂ ਹੋ ਸਕਦੀ ਤੇ ਤੂੰ ਬੱਚੀ ਆਂ ਤੈਂਨੂੰ ਏਨਾ ਨਹੀਂ ਪਤਾ ਤੈਂਨੂੰ ਭੁਲੇਖਾ ਐ ਕਿ ਤੂੰ ਕਰ ਲਏਂਗੀ ਪਰ ਇਹ ਨਹੀਂ ਹੋ ਸਕਦਾ ਉਹ ਉਥੋਂ ਚਲਾ ਜਾਂਦਾ ਹੈ ਓਹਨੂੰ ਕਹਿ ਕੇ ਉਹ ਬੜੀ ਨਿਰਾਸ਼ ਹੋ ਜਾਂਦੀ ਆ ਉਦਾਸ ਹੋ ਜਾਂਦੀ ਆ ਉਹ ਸਮੁੰਦਰ ਨੂੰ ਕਹਿ ਦਿੰਦੀ ਆ ਵੀ ਆਹ ਦਿਲ ਵਾਪਿਸ ਲੈ ਲੋ

ਨਜ਼ਰ ਆਂਦੀ ਆ ਦਾਦੀ ਦੇ ਤੇ ਜਦੋਂ ਓਹੋ ਉਥੋਂ ਚਲ ਪੈਂਦੀ ਆ ਆਪਣੇ ਘਰੋਂ ਦਾ ਦਿਲ ਦੇਣ ਲਈ ਓਹਦੇ ਪਿੱਛੋਂ ਦੀ ਓਹਦੀ ਦਾਦੀ ਦੀ ਹੋ ਜਾਂਦੀ ਆ ਦਾਦੀ ਪੂਰੀ ਹੋ ਜਾਂਦੀ ਆ ਤਾਂ ਉਹ ਦਾਦੀ ਓਹਦੇ ਸਾਹਮਣੇ ਆਉਂਦੀ ਆ ਤੇ ਓਹਨੂੰ ਕਹਿੰਦੀ ਆ ਵੀ ਤੂੰ ਇਹ ਜੰਗ ਪੂਰੀ ਕਰਨੀ ਆ ਤੂੰ ਓਹਦਾ ਦਿਲ ਦੇਣਾ ਹੈ ਆਪਣੇ ਹਮਲੇ ਤੋਂ ਬਚਾਉਣਾ ਹੈ ਕਿਉਂਕਿ ਤੂੰ ਹੀ ਇੱਕ ਰਾਸਤਾ ਹੈ ਤੈਂਨੂੰ ਸਮੁੰਦਰ ਨੇ ਖੁਦ ਚੁਣਿਆ ਆ

ਹਾਂ ਹਾਂ ਵਧੀਆ ਹੋਰ ਕੀ ਕਰਦੇ ਪਏ ਜੀ।

ਵਧੀਆ ਗੱਲ ਹੈ ਯਾਰ ਯਾਰ ਉਹ ਤੇ ਹੈ ਕੀ ਕਰਨਾ ਫਿਰ ਹਮ ਹਮ ਉਹ ਤੇ ਹੈ।

ਉਹ ਤੇ ਹੈ ਯਾਰ ਮੇਰੇ ਯਾਰ ਮੇਰੀ ਗੱਲ ਸੁਣ ਯਾਰ ਸ~ ਹਰ ਕੋਈ ਜਿਹੜਾ ਵੀ ਆਉਂਦਾ main ਸਫ਼ਾਈ ਦੇਖਦਾ ਹੈ ਠੀਕ ਹੈ ਨਾ ਉਹ ਯਾਰ ਘਰ guest ਵੀ ਆਉਂਦੇ ਆ ਖਾਂਦੇ ਪੀਂਦੇ ਵੀ ਤਾਂ ਹੀ ਹੈ ਜੇ ਬੰਦੇ ਦਾ ਕਿਚਨ ਸਾਫ਼ ਹੈ ਜੇ ਬੰਦਾ ਹਨਾ ਕਿ ਸਾਫ਼ ਸੁੱਥਰੇ ਜਿਹੇ ਭਾਂਡੇ ਤੇ ਦੇ ਰਿਹਾ, ਪਹਿਲਾਂ ਤਾਂ notice ਇਹੀ ਕਰਦੇ ਹੈ ਸਾਨੂੰ ਥੋੜ੍ਹਾ ਨਾ ਪਤਾ ਹੁੰਦਾ ਕਿ ਸਾਨੂੰ ਕੌਣ notice ਕਰਦਾ ਪਿਆ ਹੈ ਕੌਣ ਨਹੀਂ notice ਕਰਦਾ ਪਿਆ ਠੀਕ ਹੈ ਨਾ ਆਪਾਂ ਹਮ ਸਫ਼ਾਈ ਯਾਰ must ਹੈ ਯਾਰ ਜੋ ਵੀ ਕੰਮ ਹੋਏ ਜਿੱਥੇ ਵੀ ਹੋਏ। ਸਫ਼ਾਈ ਵੀ ਯਾਰ ਬਹੁਤ ਜ਼ਰੂਰੀ ਹੈ ਨਾ ਸਫ਼ਾਈ ਦੇ ਨਾਲ ਹੀ ਸਭ ਕੁਛ ਹਮ ਹਮ ਹੁਣ ਜਿੱਦਾਂ ਯਾਰ ਇਹੀ ਹੈ ਨਾ ਯਾਰ ਮੇਰੀ ਗੱਲ ਸੁਣ। ਹੁਣ ਆਪਾਂ ਇੱਥੇ ਵਿਆਹ ਹੈ ਹਨਾ party ਆਪਾਂ ਵਧੀਆ ਵਧੀਆ dresses ਪਾਵਾਂਗੇ ਹਨਾ ਅਸੀਂ ਆਪਣੀ ਸਫ਼ਾਈ ਰੱਖ ਲਵਾਂਗੇ makeup ਕਰਵਾ ਲਵਾਂਗੇ ਪਾਰਲਰਾਂ ਤੋਂ ਤਿਆਰ ਹੋ ਜਾਵਾਂਗੇ ਆਪਣੀ ਸਫ਼ਾਈ ਰੱਖਣ ਦਾ ਕੀ ਫ਼ਾਇਦਾ ਜੇ ਘਰ ਦੀ ਸਫ਼ਾਈ ਨਾ ਹੋਏ। ਹਮ ਹਮ ਯਾਰ ਅਸੀਂ ਵੀ ਏਦਾਂ ਹੈ ਸਾਡੇ ਭਾਵੇਂ ਘਰ function ਹੋਏ ਜਾਂ ਨਾ ਹੋਏ ਤੇ ਤੈਨੂੰ ਪਤਾ ਆਪਾਂ ਸਫ਼ਾਈ ਯਾਰ ਕਰਦੇ ਰਹਿੰਦੇ ਹਾਂ ਹਫ਼ਤੇ ਬਾਅਦ ਮਹੀਨੇ ਬਾਅਦ ਤੈਨੂੰ ਪਤਾ ਸਫ਼ਾਈ ਵੀ ਉਹ ਥੋੜ੍ਹੀ ਨਾ ਕਿ ਅਸੀਂ ਰੋਜ਼ ਝਾੜੂ ਮਾਰ ਲਿਆ ਪੋਚਾ ਮਾਰ ਲਿਆ ਇਹ ਜਿਹੀ ਸਫ਼ਾਈ ਕਰੋ ਨਾ ਸਫ਼ਾਈ ਵੀ ਯਾਰ ਕਿੰਨੇ ਨੇ ਕਿ ਤੈਨੂੰ ਪਤਾ ਬਹੁਤ ਜ਼ਰੂਰੀ ਹੈ ਯਾਰ ਸਫ਼ਾਈ ਵੱਲ ਤੇ ਸਾਨੂੰ ਜੇ ਯਾਰ ਮੇਰੀ ਗੱਲ ਸੁਣ ਜੇ ਜੇਕਰ ਆਪਾਂ ਹੁਣ ਆਪਾਂ ਬਾਹਰੋਂ ਆਏ ਹਾਂ। ਘਰ bed ਤੇ ਖਿਲਾਰਾ ਪਿਆ ਦੇਖਾਂਗੇ ਯਾਰ ਦਿਲ ਕਰਦਾ ਲੰਬੇ ਪੈਣ ਦਾ ਬਿਲਕੁਲ ਨੀ ਇਸ ਤਰ੍ਹਾਂ ਤਾਂ ਦਿਲ ਕਰਦਾ ਨੀ,

ਮੈਂ ਨਾ ਦੇਖ ਮੈਨੂੰ ਹਮ ਹਮ ਹੁਣ ਦੇਖੋ ਮੇਰੀ ਗੱਲ ਸੁਣ ਹੁਣ ਜੇ ਆਪਾਂ ਕਹੀਏ ਏਦਾਂ ਪਿਆ ਤੇ ਪਿਆ ਰਹੇ ਗੰਦ ਠੀਕ ਹੈ ਸਫ਼ਾਈ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ।

ਤੇ ਪ੍ਰਦੂਸ਼ਣ ਨਾ ਹੋ~ ਪ੍ਰਦੂਸ਼ਣ ਦਾ ਯਾਰ ਘੱਟਾ ਮਿੱਟੀ ਆਉਂਦਾ ਹੈ ਘੱਟੇ ਨਾ ਹੋਵੇ ਤੇ ਫਿਰ ਸਫ਼ਾਈ ਕਰੇ ਹੀ ਕੌਣ ਕੋਈ ਵੀ ਨਾ ਕਰੇ ਫਿਰ ਸਫ਼ਾਈ ਠੀਕ ਹੈ ਨਾ ਹਮ ਹਮ ਹਮ ਉਹ ਯਾਰ ਮੇਰੀ ਗੱਲ ਸੁਣ ਹੋਰ ਜਿਸ ਤਰ੍ਹਾਂ dust ਵਗ਼ੈਰਾ ਦਾ ਕੰਮ ਤੇ ਚਲੋ ਠੀਕ ਹੈ ਉਹ ਵੀ ਜ਼ਰੂਰੀ ਹੈ but ਯਾਰ ਇੱਕ ਗੱਲ ਆ ਕਿਚਨ ਤੇ bathroom daily ਸਾਫ਼ ਕਰਨੇ ਚਾਹੀਦੇ ਹੈ ਤੁਹਾਨੂੰ ਪਤਾ ਸਾਰੀਆਂ problems ਹੀ ਠੀਕ ਆ ਇੱਥੇ ਹੈ। ਸਾਨੂੰ ਹਮੇਸ਼ਾ ਮਤਲਬ ਕਿ time ਕੱਢਣਾ ਚਾਹੀਦਾ ਘਰ ਸਵੇਰ ਦੇ time ਤੇ ਇੱਕ ਰਾਤ ਦੇ time ਸਾਨੂੰ ਮਤਲਬ ਕਿ ਦੋ time ਸਾਨੂੰ bathroom ਹਨਾ ਸਾਫ਼ ਕਰਨਾ ਚਾਹੀਦਾ ਹੈ ਤੇ ਦੋ ਹੀ time ਦੋ ਤਿੰਨ time ਸਾਨੂੰ kitchen ਦਿਨ 'ਚ ਸਾਫ਼ ਕਰਨਾ ਚਾਹੀਦਾ ਤੇ ਜਿਹੜੀ kitchen ਦੀ ਝਾੜ ਜਿੱਦਾਂ ਕਹਿੰਦੇ ਆ ਝਾੜਨਾ ਝੂੜਨਾ ਉਹ ਨੀ ਗੈਸ ਤੇ ਜਿੱਥੇ main slab ਦਾ ਜਿੱਥੇ ਆਪਾਂ ਰੋਟੀ ਬਣਾਉਂਦੇ ਹਾਂ ਕਿਉਂਕਿ ਕਈ ਚਕਲਾ ਵੇਲਣਾ ਦਾ ਉੱਥੇ use ਕਰਦੇ ਆ ਕਈ ਨਹੀਂ ਵੀ ਕਰਦੇ ਅੱਜ ਕੱਲ੍ਹ slabs ਹੀ ਓਦਾਂ ਦੀ ਚੱਲੀਆਂ ਕਿ slab ਤੇ ਹੀ ਰੋਟੀ ਵੇਲੀ ਜਾਂਦੀ ਹੈ ਹਨਾ ਤੇ ਇਸ ਕਰਕੇ ਜਿੱਥੇ ਤੈਨੂੰ ਪਤਾ ਖਾਣ ਪੀਣ ਦੀ ਚੀਜ਼ਾਂ ਜ਼ਰੂਰੀ ਜਿੱਥੇ ਬਣਾਉਣੀਆਂ ਉੱਥੇ ਤਾਂ ਡੇਲੀ ਵੀ ਹੈ ਤੈਨੂੰ ਪਤਾ ਸਫ਼ਾਈ ਹੋਣੀ ਚਾਹੀਦੀ ਹੈ ਅੱਜ ਕੱਲ੍ਹ ਕਿੰਨੇ ਤਰ੍ਹਾਂ ਦੀ medicines ਚੱਲੀਆਂ ਜਿਵੇਂ ਹਨਾ ਕਿ spray ਕਰਨ ਵਾਲੀਆਂ ਜਿੰਨਾਂ ਨਾਲ ਨੁਕਸਾਨ ਨਾ ਹੋਏ। ਗੱਲ ਕਰਕੇ doctor ਨਾਲ ਆਪਾਂ ਲੈ ਕੇ ਆ ਸਕਦੇ ਹਾਂ ਹਨਾ। ਹਾਂ ਹਾਂ ਹਮ ਹਮ ਹਮ ਤੇ ਜਿੱਦਾਂ ਹੁਣ ਆਪਾਂ ਹੁਣ ਕੱਪੜਾਂ ਦੀ ਜੇ ਲੈ ਲਈਏ ਠੀਕ ਹੈ ਤੇ ਹੁਣ ਹਮੇਸ਼ਾ ਹੀ ਕਈ ਵਕਤ ਏਦਾਂ ਸੁੱਟ ਕਸੁੱਟਾਂ ਕਰਦੇ ਹਾਂ ਹਮੇਸ਼ਾ ਸਾਨੂੰ ਮਤਲਬ ਕਿ ਕੱਪੜਿਆਂ ਵਾਸਤੇ ਮਤਲਬ ਕਿ ਕੋਈ ਨਾ ਕੋਈ ਜਿਸ ਤਰ੍ਹਾਂ ਗੰਦੇ ਕੱਪੜੇ ਹੈ ਨਾ ਕਿ ਆਪਾਂ ਪਾਏ ਕੱਪੜੇ ਹੋਏ ਕੱਪੜਾਂ ਨੂੰ ਤੁਹਾਨੂੰ ਉਹ ਕਰਨ ਵਾਸਤੇ ਮਤਲਬ ਕਿ ਜੇ ਧੌਣ ਵਾਲੇ ਆ ਤਾਂ ਉਹਦੇ ਵਾਸਤੇ ਅੱਜ ਕੱਲ੍ਹ ਕਈ ਤਰ੍ਹਾਂ ਦੀ ਜਿਹੜੀ ਹਨਾ ਕਿ ਅੱਜ ਕੱਲ੍ਹ ਮਤਲਬ ਕਿ ਲ~ bucket ਵਗ਼ੈਰਾ ਬੜੀਆਂ ਚੱਲਦੀਆਂ ਹਨਾ ਉਹਨਾਂ ਵਿੱਚ ਪਾਓ ਬੰਦਾ ਰੱਖ ਲਏ ਚਲੋ ਜੇ ਇੱਕ ਦਿਨ ਨੀ ਧੌਣੇ ਦੋ ਦਿਨ ਨੀ ਧੌਣੇ ਜੇ ਆਪਾਂ ਕਿਤੋਂ ਆਏ ਹਾਂ ਉਹਦੇ ਵਿੱਚ ਰੱਖ ਦੇ ਹਨਾ ਖ਼ਾਸ ਕਰਕੇ ਸਾਨੂੰ ਇਹ ਆ ਤੇ ਫਿਰ ਬਾਅਦ ਵਿੱਚ ਧੌ ਕੇ ਸੁਕਣੇ ਪਾ ਕੇ ਫਿਰ ਉਸ ਤਰ੍ਹਾਂ ਦੀ ਉਸ ਤਰ੍ਹਾਂ ਬੰਦਾ ਅਲਮਾਰੀ ਵਿੱਚ ਤੈਅ ਕਰਕੇ ਰੱਖ ਲਏ ਹਮੇਸ਼ਾ ਧੌਣ ਵਾਲੇ ਕੱਪੜੇ ਤੇ ਕਦੇ ਵੀ ਜਿਹੜੇ ਬਿਨਾਂ ਧੌਤੇ ਆ ਉਹਨਾਂ ਨੂੰ ਕਦੇ ਵੀ ਇਕੱਠੇ ਨੀ ਹਨਾ ਰੱਖਣਾ ਚਾਹੀਦਾ ਕਿਉਂਕਿ ਅਸੀਂ ਕਦੇ ਕਦੇ ਇਸ ਤਰ੍ਹਾਂ ਕਰਦੇ ਨਾ ਕਿ ਯਾਰ ਇੱਕ ਦਿਨ ਹੀ ਪਾਇਆ ਸੀ ਤੇ ਆਪਾਂ ਫਿਰ ਅਲਮਾਰੀ 'ਚ ਉਸ ਤਰ੍ਹਾਂ ਦੇ ਉਸ ਤਰ੍ਹਾਂ ਤੈਅ ਕਰਕੇ ਰੱਖ ਦਿਨੇ heavy suit ਹੈ ਜੀ ਠੀਕ ਹੈ ਤੇ heavy suit ਬੇਸ਼ਕ ਹੈ ਥੋੜ੍ਹਾ ਜਿਹਾ ਪਾਣੀ ਵਿੱਚ ਨਮਕ ਪਾ ਕੇ ਉਹ suit ਨੂੰ dip ਕਰਕੇ ਕੱਢ ਦੇ ਉਹਦਾ ਰੰਗ ਵੀ ਨੀ fate ਹੁੰਦਾ dip ਕਰਕੇ main ਤੇ ਇਹ ਹੈ ਯਾਰ ਜੋ ਵੀ ਮਤਲਬ ਚੀਜ਼ ਹੈ ਜਿੱਦਾਂ ਲਾਉਣ ਵਾਲੀ ਪਾਉਣ ਵਾਲੀ ਕੱਪੜੇ ਵਗ਼ੈਰਾ ਜਿੱਦਾਂ ਇੱਕ ਵਾਰੀ ਜ਼ਰੂਰ ਧੁੱਪ ਲਵਾ ਲੈਣੀ ਚਾਹੀਦੀ ਹੈ ਜਦੋਂ ਧੁੱਪ ਲਵਾ ਲਓ ਉਹ ਚੋਂ ਸਾਰਾ ਕੁਛ ਜਿਹੜਾ ਹਨਾ ਕਿ ਜਿਹੜੇ ਉਹ ਹੁੰਦਾ ਹੈ dust ਵਗ਼ੈਰਾ ਜਿਹੜੀ ਜਿੰਨੀ ਵੀ ਹਨਾ ਤੇ ਉਹ ਨਿਕਲ ਜਾਂਦੀ ਹੈ ਥੋੜ੍ਹਾ ਜਿਹਾ ਉਹਨੂੰ ਹਮੇਸ਼ਾ ਨਮਕ ਜ਼ਰੂਰ ਪਾ ਕੇ ਤੇ ਪਾਣੀ ਵਿੱਚ ਫਿਰ ਹੀ ਕੱਪੜੇ ਧੌਣੇ ਕਹਿੰਦੇ ਆਂ ਨਾ ਕਿ ਆਪਾਂ ਯਾਰ ਨਵਾਂ ਕੱਪੜਾ ਲਿੱਤਾ ਹੈ ਹਨਾ ਤੇ ਰੰਗ ਨਾ ਨਿਕਲ ਜਾਏ ਹਮ ਹਮ ਤੇ ਕੀ ਕਹਿੰਦੇ ਆ ਉਹਨੂੰ ਹਮੇਸ਼ਾ ਫਿਰ ਹਾਂ ਮਤਲਬ ਕਿ ਨਾਲੇ ਪਤਾ ਕੀ ਹੈ ਯਾਰ ਅਸੀਂ ਆਪਣੇ ਘਰਾਂ 'ਚ ਵੀ ਦੇਖਦੇ ਹਾਂ ਕਿ ਜਿੱਦਾਂ ਸਾਨੂੰ ਨਾ ਕਿ ਬਹੁਤ ਜ਼ਿਆਦਾ ਉਹ ਹੁੰਦੀ ਹੈ time ਦੀ ਬੜੀ problem ਹੁੰਦੀ ਹੈ ਕਿ time ਨੀ ਹੈ ਇਸ ਤਰ੍ਹਾਂ ਸਾਨੂੰ ਹਮੇਸ਼ਾ ਆਪਣੇ ਜਿਸ ਤਰ੍ਹਾਂ ਕਿ ਜੇ ਘਰ ਦੀ ਸਫ਼ਾਈ ਵੀ ਕਰ ਲਈਏ ਜੇ ਤਾਂ ਸਾਨੂੰ ਆਪਣੇ ਕਮਰੇ ਦੇ ਨਾ ਕਮਰੇ ਦੇ room space ਦੇ ਹਿਸਾਬ ਨਾਲ ਸਾਨੂੰ ਚੀਜ਼ਾਂ ਰੱਖਣੀਆਂ ਚਾਹੀਦੀਆਂ ਹੁਣ ਸਾਡੇ ਕੋਲ ਇੱਕ ਅਲਮੀਰਾ ਆ ਠੀਕ ਹੈ ਉਹ ਅਲਮੀਰਾ ਚਲੋ ਹੈ ਤੇ ਕਾਫ਼ੀ ਖੁੱਲੀ ਹੈ ਪਰ ਉਹ 'ਚ ਕਿਸ ਤਰ੍ਹਾਂ adjust ਕਰਨਾ ਉਹ ਸਾਨੂੰ ਤਰੀਕਾ ਆਉਣਾ ਚਾਹੀਦਾ ਹਨਾ ਸਾਨੂੰ ਆਪਣੇ ਕੱਪੜਿਆਂ ਵਿੱਚ ਕਦੇ ਬੱਚਿਆਂ ਦੇ ਕੱਪੜੇ ਨੀ mix ਕਰਨੇ ਚਾਹੀਦੇ ਹਨਾ ਤੇ ਜਿਸ ਤਰ੍ਹਾਂ ਹੁਣ ਸਾਡੇ ਮੰਮੀ ਪਾਪਾ ਮੇਰੇ ਮੰਮੀ ਪਾਪਾ ਵੀ ਸਾਡੇ ਕੱਪੜੇ ਅਲੱਗ ਕਰ~ ਰੱਖਦੇ ਹੈ ਠੀਕ ਹੈ ਆਪਣੇ ਦੇ ਨਾਲ ਕੱਪੜੇ ਨਹੀਂ ਸਾਨੂੰ ਬੱਚਿਆਂ ਦੇ ਕੱਪ~ ਸਰਦੀਆਂ ਵਾਲੇ ਵੱਖਰੇ ਠੀਕ ਆ ਆਪਣੇ ਜਾਂ ਵੱਡਿਆਂ ਦੇ ਕੱਪੜੇ ਹਮੇਸ਼ਾ ਵੱਖਰੇ ਵੱਖਰੇ ਹੀ ਰੱਖਣੇ ਚਾਹੀਦੇ ਆ mix ਨੀ ਕਰਨ~ ਰੱਖਣੇ ਚਾਹੀਦੇ ਕੱਪੜੇ ਇੱਕ ਦਮ ਵੀ ਸਰਦੀਆਂ ਵਾਲੇ ਕੱਪੜੇ ਵੱਖਰੇ ਰੱਖਣੇ ਚਾਹੀਦੇ ਆ daily ਪਾਉਣ ਵਾਲੇ ਵੱਖਰੇ ਤੇ ਕੀ ਕਹਿੰਦੇ ਆ ਇਹਨੂੰ ਮਤਲਬ ਕਿ ਕਿਸੇ functiion ਵਗ਼ੈਰਾ ਵਾਸਤੇ ਜਿਹੜੇ ਹਨਾ ਤੇ ਉਹ ਅਲੱਗ ਵਗ਼ੈਰਾ ਰੱਖਣੇ ਚਾਹੀਦੇ ਹਾਂ ਤੇ ਖ਼ਾਸ ਕਰਕੇ ਜਿਹੜੇ daily ਜਿਹੜੇ use ਕਰਨ ਵਾਲਾ towel ਹੈ towel ਨੂੰ ਤੇ ਬਿਲਕੁਲ ਵੀ daily ਦੇ ਕੱਪੜਿਆਂ ਨਾਲ ਨੀ ਰੱਖਣਾ ਚਾਹੀਦਾ ਤੇ ਨਾਲੇ ਕੀ ਕਹਿੰਦੇ ਆ ਕੋਈ ਵੀ ਕੱਪੜਿਆਂ ਦੇ ਨਾ~ ਨਾਲ ਨੀ ਰੱਖਣਾ ਚਾਹੀਦਾ ਹਮੇਸ਼ਾ ਉਹਨਾਂ ਨੂੰ ਉਹਨੂੰ ਅਲੱਗ ਹੀ ਜਗ੍ਹਾ ਦੇਣੀ ਚਾਹੀਦੀ ਹੈ ਹਮ

ਹੁਣ ਆਪਾਂ ਕਿਸੇ ਕਿਸੇ time ਏਦਾਂ ਕਰਦੇ ਹਾਂ ਕਿ ਜਿੱਦਾਂ ਮਤਲਬ ਕਿ ਸਾਨੂੰ ਖ਼ਾਸ ਕਰਕੇ ਜਦੋਂ ਵੀ ਆਪਾਂ ਕਿ~ kitchen ਦੇ ਵਿੱਚ ਸਬਜ਼ੀ ਕੱਟਦੇ ਹਾਂ ਨਾ ਤੇ ਸਾਨੂੰ ਉੱਥੇ kitchen ਦੇ ਵਿੱਚ ਦੋ dustbin ਰੱਖਣੇ ਚਾਹੀਦੇ ਹੈ plastic ਵਾਸਤੇ ਅਲੱਗ

ਤੇ ਜਿਹੜਾ plastic ਆ ਉਹ ਤੇ ਤੈਨੂੰ ਪਤਾ ਹੀ ਹੈ ਉਹਨਾਂ ਦੀ recycling ਹੁੰਦੀ ਆ ਨਾ ਤੇ ਕੀ ਕਹਿੰਦੇ ਆ ਉਹ ਤੈਨੂੰ ਪਤਾ ਜਲਦਾ ਨੀ ਹਾਂ ਉਹ ਤੇ ਹੈ ਤੇ ਜਿੱਦਾਂ ਆਪਾਂ ਗੱਲ ਕਰਦੇ ਹਾਂ ਸਾਨੂੰ ਮਤਲਬ ਕਿ ਜਿੱਦਾਂ kitchen 'ਚ ਕਈ ਲੋਕ fridge ਰੱਖਦੇ ਆ ਕਈ ਲੋਕ ਹਨਾ ਕਿ ਬਾਹਰ ਜਿਹੜੇ ਗੈਸ ਚੁੱਲੇ ਆ ਨਾ ਉਹਦੀ ਤੇ ਸਾਨੂੰ ਰੋਜ਼ ਰੋਜ਼ ਸਫ਼ਾਈ ਕਰਨੀ ਚਾਹੀਦੀ ਹੈ

ਹਮ ਕਿਉਂਕਿ ਯਾਰ ਉੱਥੇ ਜੇ bacteria ਵਗ਼ੈਰਾ ਦੀ problem ਬੜੀ ਹੁੰਦੀ ਆ ਕਿਉਂਕਿ ਉੱਥੇ ਰੋਜ਼ ਰੋਜ਼ ਦੇਖ ਖਾਣਾ ਬਣਾਉਣਾ ਹਨਾ ਤੇ ਉਹਦੇ ਨਾਲ bacteria ਦੀ problem ਹੋ ਜਾਂਦੀ ਹੈ ਤੇ ਉਹਨੂੰ ਤੇ ਜ਼ਰੂਰ ਕਿਉਂਕਿ ਉਹਨੂੰ ਉਹਨੂੰ ਜੇ ਸਾਫ਼ ਨਹੀਂ ਰੱਖਾਂਗੇ,

ਤੈਨੂੰ ਤਾਂ ਵੀ ਆਪਣੇ ਓਦਾਂ ਹੀ ਲੱਗਣਾ ਹੈ ਕਿ ਜਿੱਦਾਂ ਪਤਾ ਨੀ ਕਿੰਨੀ ਦੇਰ ਹੋ ਗਈ ਆ ਸਾਨੂੰ ਆਪਾਂ ਮਤਲਬ ਕਿ ਉਹਨੂੰ ਸਾਫ਼ ਨੀ ਕੀਤਾ ਹੈ। ਹਾਂ ਜਿਹੜੇ ਬ~ ਉਹਦੇ ਇਹ ਕੀ ਕਹਿੰਦੇ ਆ ਜਿਹੜੇ ਹੁੰਦੇ sink ਵਗ਼ੈਰਾ ਹੁੰਦੀ ਹੈ ਉਹਦੀ ਸਾਨੂੰ daily ਜਿਸ ਤਰ੍ਹਾਂ ਹੀ ਬਰਤਨ ਵਗ਼ੈਰਾ ਸਾਫ਼ ਕੀਤੇ ਨਾਲੇ ਪਾਣੀ ਕਿਉਂਕਿ ਜਦੋਂ ਕੋਈ ਵੀ ਤੁਹਾਡੇ ਘਰ ਆਏਗਾ ਤਾਂ ਸਾਰਿਆਂ ਨਾਲੋਂ ਪਹਿਲਾਂ ਇਹ ਹੀ ਮੇਨ ਦੋ ਤਿੰਨ ਚੀਜ਼ਾਂ ਇਹ ਹੀ ਦੇਖਦਾ ਹੈ ਕਹਿੰਦਾ bathroom ਕਿੱਦਾਂ ਹੈ ਜਾਂ ਰਸੌਈ ਕਿੱਦਾਂ ਹੈ,

ਜਿਸ ਤਰ੍ਹਾਂ ਮਤਲਬ ਕਿ baking soda ਲੈ ਲਿਆ ਥੋੜ੍ਹਾ ਜਿਹਾ ਜਾਂ ਪਾਣੀ ਲੈ ਲਿਆ ਠੀਕ ਹੈ ਤੇ ਉਹਨੂੰ ਮਿਲਾਤਾ, ਤੇ ਕੋਈ ਮਤਲਬ ਕਿ sponge ਦੇ ਨਾਲ ਸਾਰੀ tile ਸਾਫ਼ ਕਰ ਲਈ ਠੀਕ ਹੈ ਫਿਰ ਪਾਣੀ ਦੇ ਨਾਲ ਚੰਗੀ ਤਰ੍ਹਾਂ ਮਤਲਬ ਕਿ ਉਹਨੂੰ ਸਾਫ਼ ਕਰਕੇ ਤੇ ਉਹਦੇ ਨਾਲ ਸਾਨੂੰ ਸਾਫ਼ ਕਰਨਾ ਚਾਹੀਦਾ ਹੈ baking soda ਨਾਲ ਕਿਉਂਕਿ ਜਿਹੜਾ baking soda ਨਾ ਉਹ ਨਾ ਉਹ ਤੇ ਸਾਡੇ ਖਾਣ ਲਈ ਹਾਨੀਕਾਰਨ ਵੀ ਨਹੀਂ ਹਾਨੀਕਾਰਕ ਥੋੜ੍ਹੀ ਨਾ ਕੋਈ ਕਿਉਂਕਿ ਆਪਾਂ phenyl ਵਗ਼ੈਰਾ ਦਾ use ਥੋੜ੍ਹੀ ਨਾ ਕਰ ਸਕਦੇ ਹਾਂ ਸਲੈਬਾਂ ਤੇ ਜਿੱਥੇ ਰੋਟੀ ਬਣਾਉਣੀ ਤੇ ਉੱਥੇ phenyl ਵਗ਼ੈਰਾ ਚੱਲ ਹੀ ਨੀ ਸਕਦੀ ਤੇ ਇਸ ਕਰਕੇ ਉਹਨਾਂ ਨੂੰ baking soda ਨਾਲ ਆਪਾਂ ਕਰ ਸਕਦੇ ਹਾਂ ਤੇ ਜਿਹੜਾ ਜਿੱਦਾਂ ਹੁਣ ਆਪਾਂ ਰਸੌਈਆਂ 'ਚ ਉਹ ਹੁੰਦਾ ਹੈ ਫ਼ਰਸ਼ ਹੁੰਦਾ ਹੈ ਉਹਨੂੰ ਵੀ ਪਾਣੀ ਵਿੱਚ ਥੋੜ੍ਹਾ ਜਿਹਾ baking ਮਤਲਬ ਕਿ soda ਮਿਲਾ ਦਿੱਤਾ, ਤੇ ਉਹਨੂੰ ਚੰਗੀ ਤਰ੍ਹਾਂ ਕੀ ਕਹਿੰਦੇ ਇਹਨੂੰ ਜਿਹੜੀ ਲੱਕੜੀ ਦਾ ਫ਼ਰਸ਼ ਹੋਵੇ ਹਾਂ ਤੇ ਉਹਨੂੰ ਚੰਗੀ ਤਰ੍ਹਾਂ ਮਤਲਬ ਕਿ ਉਹਨੂੰ ਕਰਕੇ ਤੇ ਫਿਰ ਉਹਨੂੰ ਕਿਸੇ 'ਚ ਮਿਲਾ ਲੈਣਾ ਹਨਾ

ਹਾਂ ਹਾਂ ਕਿਉਂਕਿ fridge 'ਚ ਵੀ ਆਪਾਂ mostly ਖਾਣ ਪੀਣ ਦੀਆਂ ਚੀਜ਼ਾਂ ਰੱਖਦੇ ਹਾਂ ਕੋਈ ਸਰਫ਼ ਵਗ਼ੈਰਾ ਦਾ use ਕਰ ਲੈਂਦਾ ਕੋਈ ਕਿਸੇ ਤਰ੍ਹਾਂ ਦਾ use ਕਰ ਲੈਂਦਾ ਹੈ ਹਨਾ

ਹਾਂ ਹਾਂ ਓਦਾਂ ਹੀ ਕਰਨਾ ਦੇਖ ਦੇਖ ਪਰ ਜੇ kitchen ਦੀ ਗੱਲ ਕਰੀਏ ਨਾ ਆਪਾਂ ਉਹਨੂੰ ਸਿਰਫ਼ ਉਹਦੀ slabs ਤੇ ਫ਼ਰਸ਼ ਹੀ ਜਿਹੜਾ baking soda ਨਾਲ ਧੌਣਾ ਜੇ ਕੋਈ ਇੱਕ ਇਹਦੀ ਜਿਹੜੀ ਦੀਵਾਰ ਹੈ ਨਾ ਉਹਦੇ ਲਈ ਅਸੀਂ ਨਾ dishwasher ਸਾਬਣ ਨੀ ਹੁੰਦਾ ਜਿਹੜਾ soap ਉਹ use ਕਰ ਸਕਦੇ ਹਾਂ ਉਹਨੂੰ baking soda ਨਾਲ ਨੀ ਧੌ ਸਕਦੇ ਜਿਹੜੀ side ਤੇ ਦੀਵਾਰਾਂ ਵਗ਼ੈਰਾ ਹੈ। ਜਿੱਦਾਂ ਕਦੇ ਆਪਾਂ ਸਫ਼ਾਈ ਕਰਨੀ ਹੋਏ ਜਿਹੜੀ ਹਾਂ ਮਹੀਨੇ ਬਾਅਦ ਜਿਹੜੀ ਸਫ਼ਾਈ ਕਰਨੀ ਹੋਏ ਉਹਨੂੰ ਉਹਦਾ use ਕਰ ਸਕਦੇ ਹਾਂ ਪਰ ਉਹਦੇ ਨਾਲ ਨੀ ਕਿਉਂਕਿ ਉਹਦੇ ਨਾਲ ਛੋਟੇ ਮੋਟੇ ਦਾਗ ਹੁੰਦੇ ਆ ਨਾ ਜਿਹੜੇ ਸਾਇਡਾਂ ਤੇ ਪਏ ਹੁੰਦੇ ਕਿਸੇ time ਤੜਕਾ ਲਗਾਉਂਦੇ ਪੈ ਜਾਂਦੇ ਸਾਨੂੰ ਵੀ ਨੀ ਪਤਾ ਹੁੰਦਾ ਉਹਦੇ ਨਾਲ ਨਾ ਨਿਕਲ ਜਾਂਦੇ ਆ, ਹਾਂ steel ਦੇ ਹਮ ਹਮ ਹਾਂ

ਜਿਹੜਾ ਉਹ ਨੀ ਹੁੰਦਾ ਕੀ ਕਹਿੰਦੇ ਆ steel ਦੇ ਭਾਂਡੇ ਹੁੰਦੇ ਹੈ ਹਨਾ steel ਦੇ ਭਾਂਡਿਆਂ ਦੇ ਉੱਤੇ ਨਾ calcium ਜਿਹੀ ਜੰਮੀ ਹੁੰਦੀ ਹੈ ਹਨਾ ਤੇ ਉਹਨੂੰ ਜਦੋਂ ਵੀ ਉਹਨੂੰ ਸਾਫ਼ ਕਰਨਾ ਨਾ ਕਦੇ ਵੀ ਤੇ ਥੋੜ੍ਹਾ ਜਿਹਾ ਗਰਮ ਪਾਣੀ ਲੈ ਲੈਣਾ ਹੈ